ਲਿਬਰੇਆਫਿਸ ਕੈਲਕ ਡੇਟਾ ਫਾਰਮੈਟਿੰਗ ਦੇ ਸਪੋਕਨ ਟਿਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ
ਇਸ ਟਿਯੂਟੋਰਿਅਲ ਵਿਚ ਅਸੀਂ ਸਿਖਾਂਗੇ ਬੋਰਡਰਸ ਬੈਕਗਰਾਂਉਂਡ ਕਲਰ ਫਾਰਮੈਟ ਕਰਨਾ
ਆਟੌਮੈਟਿਕ ਰੈਪਿੰਗ ਦਾ ਇਸਤੇਮਾਲ ਕਰਕੇ ਟੈਕਸਟ ਦੀਆਂ ਅਨੇਕ ਲਾਈਨਾਂ ਨੂੰ ਫਾਰਮੈਟ ਕਰਨਾ
ਸੈੱਲਸ ਨੂੰ ਮਰਜ ਕਰਨਾ
ਸੈੱਲ ਵਿਚ ਫਿਟ ਕਰਨ ਲਈ ਟੈਕਸਟ ਨੂੰ ਘੱਟ ਕਰਨਾ
ਇਥੇ ਅਸੀਂ ਅੋਪਰੇਟਿੰਗ ਸਿਸਟਮ ਵਜੋਂ ਉਬੰਟੂ ਲਿਨਕਸ ਵਰਜ਼ਨ 1004 ਅਤੇ ਲਿਬਰੇਆਫਿਸ ਸੂਟ ਵਰਜ਼ਨ 334 ਇਸਤੇਮਾਲ ਕਰ ਰਹੇ ਹਾਂ
ਪਹਿਲੇ ਅਸੀਂ ਲਿਬਰੇਆਫਿਸ ਕੈਲਕ ਵਿਚ ਬਾਰਡਰਸ ਫਾਰਮੈਟ ਕਰਣ ਬਾਰੇ ਸਿੱਖਾਂਗੇ
ਆਉ ਅਸੀਂ ਆਪਣੀ ਪਰਸਨਲ ਫਾਇਨਾਂਸ ਟੈ੍ਕਰ ਡੋਟ ਓਡੀਐਸ ਪਰਸਨਲ ਫਾਈਨੈਂਸ trackerਓਡੀਐਸ ਫਾਇਲ ਖੋਲੀਏ
ਬਾਰਡਰਸ ਦੀ ਫਾਰਮੈੱਟਿੰਗ ਇਕ ਵਿਸ਼ੇਸ਼ ਸੈੱਲ ਜਾਂ ਸੈੱਲ਼ਸ ਦੇ ਬਲੋਕ ਤੇ ਕੀਤੀ ਜਾ ਸਕਦੀ ਹੈ
ਉਦਾਹਰਣ ਦੇ ਤੌਰ ਤੇ ਆਉ ਅਸੀਂ ਸੀਰੀਅਲ ਨੰਬਰ ਆਈਟੀਈਐਮ ਕੋਸਟ ਸਪੈਂਟ ਰਿਸੀਵਡ ਦਾਤੇ ਅਤੇ ਅਕਾਉਂਟ ਹੈਡਿੰਗਸ ਵਾਲੇ ਸੈੱਲਸ ਨੂੰ ਫਾਰਮੈੱਟ ਕਰਦੇ ਹਾਂ
ਇਸ ਲਈ ਪਹਿਲਾਂ ਐਸਐਨ ਨਾਮ ਦੇ ਸੀਰੀਅਲ ਨੰਬਰ ਹੈਡਿੰਗ ਵਾਲੇ ਸੈੱਲ ਤੇ ਕਲਿਕ ਕਰਦੇ ਹਾਂ
ਹੁਣ ਲੈਫਟ ਮਾਉਸ ਬਟਨ ਹੋਲਡ ਕਰੋ ਅਤੇ ਇਸ ਨੂੰ ਹੈਡਿੰਗਸ ਵਾਲੇ ਸੈੱਲਸ ਉਤੇ ਡਰੈਗ ਕਰੋ
ਹੈਡਿੰਗਸ ਵਾਲੀ ਸਾਰੀ ਹੋਰੀਜ਼ੋਂਟਲ ਰੋਅ ਚਿੰਨ੍ਹਿਤ ਕਰਨ ਤੋਂ ਬਾਅਦ ਫਾਰਮੈੱਟਿੰਗ ਟੂਲਬਾਰ ਵਿਚੋਂ ਬੋਰਡਰਜ਼ ਆਈਕੋਨ ਤੇ ਕਲਿਕ ਕਰੋ
ਵੱਖ ਵੱਖ ਬਾਰਡਰ ਸਟਾਈਲਸ ਨਾਲ ਇਕ ਡਰਾਪ ਡਾਉਨ ਬੋਕਸ ਖੁੱਲ੍ ਜਾਏਗਾ
ਜਿਹੜਾ ਬਾਰਡਰ ਸਟਾਈਲ ਤੁਸੀਂ ਲਾਗੂ ਕਰਨਾ ਚਾਹੁੰਦੇ ਹੋ ਉਸ ਤੇ ਕਲਿਕ ਕਰੋ
ਮੈਂ ਆਖਰੀ ਅੋਪਸ਼ਨ ਤੇ ਕਲਿਕ ਕਰਾਂਗੀ
ਅਸੀਂ ਦੇਖਦੇ ਹਾਂ ਕਿ ਸਾਡੇ ਚੁਣੇ ਹੋਏ ਸਟਾਈਲ ਨਾਲ ਬਾਰਡਰ ਫਾਰਮੈੱਟ ਹੋ ਗਏ ਹਨ
ਆਉ ਇਸ ਬਦਲਾਉ ਨੂੰ ਅਨਡੂ ਕਰੀਏ
ਚੁਣੇ ਗਏ ਸੈੱਲਸ ਅਜੇ ਵੀ ਚਿੰਨ੍ਹਿਤ ਹਨ
ਚੋਣ ਕੀਤੇ ਗਏ ਤੇ ਰਾਈਟ ਕਲਿਕ ਕਰੋ ਅਤੇ ਫਾਰਮੈਟ ਸੈਲਜ਼ ਅੋਪਸ਼ਨ ਚੁਣੋ
ਹੁਣ ਬੋਰਡਰਜ਼ ਟੈਬ ਤੇ ਕਲਿਕ ਕਰੋ
ਤੁਸੀਂ ਕਈ ਅੋਪਸ਼ਨਸ ਦੇਖੋਗੇ ਜਿਵੇਂ ਕਿ ਲਾਈਨ ਅਰੇਂਜਮੈਂਟ ਲਾਈਨ ਸਪੇਸਿੰਗ ਟੋ ਕੰਟੈਂਟਸ ਅਤੇ ਸ਼ੈਡੋ ਸਟਾਈਲ ਇਹਨਾਂ ਸਾਰਿਆਂ ਵਿਚ ਕੈਲਕ ਦੀਆਂ ਡੀਫਾਲਟ ਸੈਟਿੰਗਸ ਦਿੱਸ ਰਹੀਆਂ ਹਨ
ਪਰ ਕੋਈ ਵੀ ਇਹਨਾਂ ਨੂੰ ਅਪਣੀ ਜ਼ਰੂਰਤ ਮੁਤਾਬਿਕ ਬਦਲ ਸਕਦਾ ਹੈ
user ਡਿਫਾਈਂਡ ਦੇ ਅਧੀਨ ਤੁਸੀਂ ਇਕ ਛੋਟੀ ਪ੍ਰੀਵਿਊ ਵਿੰਡੋ ਦੇਖ ਸਕਦੇ ਹੋ ਜੋ ਚੋਣ ਦਿਖਾਉਂਦਾ ਹੈ
ਮੈਂ ਡਿਫਾਲਟ ਦੇ ਨੀਚੇ ਤੀਜੀ ਅੋਪਸ਼ਨ ਚੁਣਾਂਗੀ ਅਤੇ ਤੁਸੀਂ ਵੇਖ ਸਕਦੇ ਹੋ ਕਿ ਇਹ ਪਰਿਵਿਊ ਵਿੰਡੋ ਵਿਚ ਪਰਿਤਿਬਿੰਬਤ ਹੁੰਦਾ ਹੈ
ਮੈਂ ਸਟਾਈਲ ਵਿਡਥ ਅਤੇ ਕਲਰ ਵੀ ਬਦਲਾਂਗੀ
ਫਿਰ ਤੋਂ ਪਰਿਵਿਊ ਵਿੰਡੋ ਵਿਚ ਬਦਲਾਉ ਤੇ ਧਿਆਨ ਦਿਉ
ਕੰਟੈਂਟ ਵਿਚ ਅੰਤਰ ਲਈ ਸਿੰਕ੍ਰੋਨਾਈਜ਼ ਅੋਪਸ਼ਨ ਚੁਣੋ
ਇਸਦਾ ਮਤਲਬ ਹੈ ਕਿ ਸਾਰੇ ਮਾਰਜਿਨਸ ਲਈ ਇਕੋ ਸਪੇਸ ਲਾਗੂ ਹੋਏਗਾ
ਤੁਸੀਂ ਇਸ ਦੀ ਚੋਣ ਹਟਾ ਸਕਦੇ ਹੋ ਅਤੇ ਆਪਣੀ ਜ਼ਰੂਰਤ ਮੁਤਾਬਿਕ ਮਾਰਜਿਨ ਦਾ ਸਪੇਸ ਬਦਲ ਸਕਦੇ ਹੋ
ਮੈਂ ਟੌਪ ਅਤੇ ਬੌਟਮ ਮਾਰਜਿਨਸ ਨੂੰ 14ਪੀਟੀ ਨਾਲ ਬਦਲਾਂਗੀ
ਮੈਂ ਤੁਹਾਨੂੰ ਆਪਣੇ ਆਪ ਵੱਖ ਵੱਖ ਸ਼ੈਡੋ ਸਟਾਈਲਸ ਕਰਕੇ ਦੇਖਣ ਲਈ ਛੱਡ ਰਹੀ ਹਾ
ਓਕ ਤੇ ਕਲਿਕ ਕਰੋ
ਇਹ ਚੁਣੇ ਗਏ ਸਟਾਈਲ ਨੂੰ ਚਿੰਨ੍ਹਿਤ ਸੈੱਲਸ ਤੇ ਲਾਗੂ ਕਰੇਗਾ
ਬਾਰਡਰਸ ਨੂੰ ਫਾਰਮੈੱਟ ਕਰਨਾ ਸਿੱਖਣ ਤੋਂ ਬਾਅਦ ਆਉ ਹੁਣ ਅਸੀਂ ਸਿੱਖੀਏ ਸੈੱਲਸ ਨੂੰ ਬੈਕਗਰਾਂਉਡ ਕਲਰਸ ਕਿਵੇਂ ਦਈਏ
ਸੈੱਲਸ ਨੂੰ ਬੈਕਗਰਾਂਉਡ ਕਲਰਸ ਦੇਣ ਲਈ ਫਾਰਮੈੱਟਿੰਗ ਟੂਲਬਾਰ ਵਿਚ ਕੈਲਕ ਬੈਕਗਰਾਉਂਡ ਕਲਰ ਨਾਮ ਦੀ ਇਕ ਅੋਪਸ਼ਨ ਦਿੰਦਾ ਹੈ
ਆਉ ਵੇਖੀਏ ਇਹ ਕਿਵੇਂ ਲਾਗੂ ਹੁੰਦੀ ਹੈ
ਉਦਾਹਰਣ ਲਈ ਆਉ ਅਸੀਂ ਹੈਡਿੰਗਸ ਵਾਲੇ ਸੈੱਲਸ ਨੂੰ ਬੈਕਗਰਾਂਉਡ ਕਲਰਸ ਦਈਏ
ਇਸ ਲਈ ਪਹਿਲਾਂ ਐਸਐਨ ਨਾਮ ਦੇ ਸੀਰੀਅਲ ਨੰਬਰ ਹੈਡਿੰਗ ਵਾਲੇ ਸੈੱਲ ਤੇ ਕਲਿਕ ਕਰਦੇ ਹਾਂ
ਹੁਣ ਲੈਫਟ ਮਾਉਸ ਬਟਨ ਹੋਲਡ ਕਰੋ ਅਤੇ ਇਸ ਨੂੰ ਹੈਡਿੰਗਸ ਵਾਲੇ ਸੈੱਲਸ ਉਤੇ ਡਰੈਗ ਕਰੋ
ਹੈਡਿੰਗਸ ਵਾਲੀ ਸਾਰੀ ਹੋਰੀਜ਼ੋਂਟਲ ਰੋਅ ਚਿੰਨ੍ਹਿਤ ਕਰਨ ਤੋਂ ਬਾਅਦ ਫਾਰਮੈੱਟਿੰਗ ਟੂਲਬਾਰ ਵਿਚੋਂ ਬੈਕਗਰਾਉਂਡ ਕਲਰ ਅੋਪਸ਼ਨ ਤੇ ਕਲਿਕ ਕਰੋ
ਇਕ ਪਾਪ ਅੱਪ ਮੈਨਯੂ ਖੁੱਲ੍ ਜਾਏਗਾ ਜਿਸ ਵਿਚੋਂ ਤੁਸੀਂ ਉਹ ਕਲਰ ਚੁਣ ਸਕਦੇ ਹੋ ਜਿਹੜਾ ਤੁਸੀਂ ਬੈਕਗਰਾਂਉਡ ਤੇ ਲਾਗੂ ਕਰਨਾ ਚਾਹੁੰਦੇ ਹੋ
ਆਉ ਅਸੀਂ ਗ੍ਰੇ ਕਲਰ ਚੁਣੀਏ
ਤੁਸੀਂ ਦੇਖ ਸਕਦੇ ਹੋ ਕਿ ਹੈਡਿੰਗਸ ਦੀ ਸੈੱਲ ਬੈਕਗਰਾਂਉਡ ਗ੍ਰੇ ਹੋ ਗਈ ਹੈ
ਕੈਲਕ ਟੈਕਸਟ ਦੀਆਂ ਮਲਟੀਪਲ ਲਾਈਨਸ ਨੂੰ ਫਾਰਮੈੱਟ ਕਰਨ ਦੀਆਂ ਕਈ ਅੋਪਸ਼ਨਸ ਦਿੰਦਾ ਹੈ
ਪਹਿਲਾ ਆਟੋਮੈਟਿਕ ਰੈਪਿੰਗ ਦਾ ਇਸਤੇਮਾਲ ਕਰਨਾ ਹੈ
ਆਟੋਮੈਟਿਕ ਰੈਪਿੰਗ ਯੂਜ਼ਰ ਨੂੰ ਇਕ ਸੈੱਲ ਵਿਚ ਹੀ ਟੈਕਸਟ ਦੀ ਮਲਟੀਪਲ ਲਾਈਨਸ ਐਂਟਰ ਕਰਨ ਦੀ ਇਜ਼ਾਜਤ ਦਿੰਦਾ ਹੈ
ਆਉ ਅਸੀਂ ਵੇਖੀਏ ਇਹ ਕਿਵੇਂ ਲਾਗੂ ਹੁੰਦਾ ਹੈ
ਹੁਣ ਆਪਣੀ ਪਰਸਨਲ ਫਾਈਨੈਂਸ trackerodsਸ਼ੀਟ ਵਿਚ ਆਉ ਅਸੀਂ ਇਕ ਖਾਲੀ ਸੈੱਲ ਤੇ ਕਲਿਕ ਕਰਦੇ ਹਾਂ
ਉਦਾਹਰਣ ਲਈ ਸੈੱਲ ਨੰਬਰ ਬੀ12 ਤੇ ਕਲਿਕ ਕਰਦੇ ਹਾਂ
ਹੁਣ ਸੈੱਲ ਤੇ ਰਾਈਟ ਕਲਿਕ ਕਰੋ ਅਤੇ ਫਿਰ ਫਾਰਮੈਟ ਸੈਲਜ਼ ਅੋਪਸ਼ਨ ਤੇ ਕਲਿਕ ਕਰੋ
ਹੁਣ ਡਾਇਲੋਗ ਬੋਕਸ ਵਿਚ ਅਲਿਗਨਮੈਂਟ ਟੈਬ ਤੇ ਕਲਿਕ ਕਰੋ
ਡਾਇਲੋਗ ਬੋਕਸ ਵਿਚ ਨੀਚੇ ਵਰੈਪ ਟੈਕਸਟ ਆਟੋਮੈਟਿਕਲੀ ਅੋਪਸ਼ਨ ਤੇ ਕਲਿਕ ਕਰੋ ਅਤੇ ਓਕ ਬਟਨ ਤੇ ਕਲਿਕ ਕਰੋ
ਹੁਣ ਅਸੀਂ ਟਾਈਪ ਕਰਾਂਗੇ ਥਿਸ ਆਈਐਸ A ਪਰਸਨਲ ਫਾਈਨੈਂਸ ਟ੍ਰੈਕਰ
ਇਤ ਆਈਐਸ ਵੇਰੀ USEFUL
ਤੁਸੀਂ ਵੇਖਦੇ ਹੋ ਕਿ ਮਲਟੀਪਲ ਸਟੈਟਮੈਂਟਸ ਇਕ ਸਿੰਗਲ ਸੈੱਲ ਵਿਚ ਰੈਪ ਹੋ ਗਈਆਂ ਹਨ
ਆਉ ਬਦਲਾਉ ਨੂੰ ਅਨਡੂ ਕਰੀਏ
ਆਟੋਮੈਟਿਕ ਰੈਪਿੰਗ ਦੇ ਬਾਰੇ ਸਿੱਖਣ ਤੋਂ ਬਾਅਦ ਆਉ ਹੁਣ ਅਸੀਂ ਸਿੱਖਦੇ ਹਾਂ ਕੈਲਕ ਵਿਚ ਸੈੱਲਸ ਨੂੰ ਮਰਜ ਕਿਵੇਂ ਕਰੀਏ
ਸਾਡੀ ਫਾਇਲ ਪਰਸਨਲ ਫਾਈਨੈਂਸ trackerਓਡੀਐਸ ਵਿਚ ਜੇ ਅਸੀਂ ਐਸਐਨ ਨਾਮ ਦੇ ਸੀਰੀਅਲ ਨੰਬਰ ਹੈਡਿੰਗ ਵਾਲੇ ਸੈੱਲ ਨੂੰ ਅਤੇ ਸਮਵਰਗੀ ਸੈੱਲਸ ਨੂੰ ਮਰਜ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਐਸਐਨ ਹੈਡਿੰਗ ਦੇ ਅਧੀਨ ਡੇਟਾ ਐਂਟਰੀ 1 ਤੇ ਕਲਿਕ ਕਰੋ
ਹੁਣ ਕੀ ਬੋਰਡ ਤੇ Shift ਕੀ ਹੋਲਡ ਕਰਕੇ ਰੱਖੋ ਅਤੇ ਇਸ ਦੇ ਸਮਵਰਗੀ ਆਈਟਮ ਸੈਲਰੀ ਦੇ ਸੈੱਲ ਤੇ ਕਲਿਕ ਕਰੋ
ਇਹ ਦੋ ਸੈੱਲਸ ਨੂੰ ਚਿੰਨ੍ਹਿਤ ਕਰਦਾ ਹੈ ਜਿਹੜੇ ਮਰਜ ਹੋਣਗੇ
ਹੁਣ ਮੈਨਯੂ ਬਾਰ ਵਿਚੋਂ ਫਾਰਮੈਟ ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ ਮਰਜ ਸੈਲਜ਼ ਅੋਪਸ਼ਨ ਤੇ ਕਲਿਕ ਕਰੋ
ਜਿਹੜਾ ਸਾਈਡਬਾਰ ਪਾਪ ਅੱਪ ਹੁੰਦਾ ਹੈ ਉਸ ਵਿਚ ਮਰਜ ਸੈਲਜ਼ ਅੋਪਸ਼ਨ ਤੇ ਕਲਿਕ ਕਰੋ
ਦੋਨਾਂ ਸੈੱਲਸ ਦੇ ਕੰਟੈਂਟਸ ਨੂੰ ਸਿੰਗਲ ਸੈੱਲ ਵਿਚ ਮੂਵ ਕਰਨ ਲਈਜੋ ਡਾਇਲੋਗ ਬੋਕਸ ਦਿੱਸੇਗਾ ਉਸ ਵਿਚ ਯੇਸ ਅੋਪਸ਼ਨ ਤੇ ਕਲਿਕ ਕਰੋ
ਤੁਸੀਂ ਵੇਖੋਗੇ ਕਿ ਚਿੰਨ੍ਹਿਤ ਸੈੱਲਸ ਇਕ ਵਿਚ ਮਰਜ ਹੋ ਗਏ ਹਨ ਅਤੇ ਕੰਟੈਂਟਸ ਵੀ ਮਰਜ ਕੀਤੇ ਗਏ ਇਕੋ ਸੈੱਲ ਵਿਚ ਹਨ
ਆਉ ਹੁਣ ਅਸੀਂ CTRLZ ਇਕੱਠੇ ਦਬਾ ਕੇ ਕੀਤੀ ਗਈ ਮਰਜਿੰਗ ਨੂੰ ਅਨਡੂ ਕਰੀਏ
ਅੱਗੇ ਅਸੀਂ ਹੁਣ ਸਿੱਖਾਂਗੇ ਕਿ ਸੈੱਲ ਵਿਚ ਫਿਟ ਕਰਨ ਲਈ ਟੈਕਸ ਨੂੰ ਛੋਟਾ ਕਿਵੇਂ ਕਰੀਏ
ਸੈੱਲ ਵਿਚ ਫਿਟ ਕਰਨ ਲਈ ਡੇਟਾ ਦੇ ਫੋਂਟ ਸਾਈਜ ਨੂੰ ਆਪਣੇ ਆਪ ਫੇਰ ਬਦਲ ਕੀਤਾ ਜਾ ਸਕਦਾ ਹੈ
ਆਉ ਸਿੱਖਦੇ ਹਾਂ ਇਹ ਕਿਵੇਂ ਕਰੀਏ
ਆਉ ਅਸੀਂ ਸੈੱਲ ਬੀ14 ਵਿਚ ਥਿਸ ਆਈਐਸ ਫੋਰ ਥੇ ਮੌਂਥ ਓਐਫ ਜੈਨੁਅਰੀ ਟੈਕਸਟ ਟਾਈਪ ਕਰਦੇ ਹਾਂ
ਤੁਸੀਂ ਦੇਖਦੇ ਹੋ ਕਿ ਟੈਕਸਟ ਸੈੱਲ ਵਿਚ ਫਿਟ ਨਹੀਂ ਹੋ ਰਿਹਾ
ਟੈਕਸਟ ਨੂੰ ਛੋਟਾ ਕਰਨ ਲਈ ਤਾਂ ਕਿ ਇਹ ਫਿਟ ਹੋ ਜਾਏ ਪਹਿਲਾਂ ਬੀ14 ਸੈੱਲ ਤੇ ਕਲਿਕ ਕਰੋ
ਹੁਣ ਮੈਨਯੂ ਬਾਰ ਵਿਚੋਂ ਫਾਰਮੈਟ ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ ਸੈਲਜ਼ ਤੇ ਕਲਿਕ ਕਰੋ
ਵਿਕਲਪ ਦੇ ਤੌਰ ਤੇ ਸੈੱਲ ਤੇ ਰਾਈਟ ਕਲਿਕ ਕਰੋ ਅਤੇ ਫਾਰਮੈਟ ਸੈਲਜ਼ ਤੇ ਕਲਿਕ ਕਰੋ
ਤੁਸੀਂ ਵੇਖੋਗੇ ਕਿ ਫਾਰਮੈਟ ਸੈਲਜ਼ ਡਾਇਲੋਗ ਬੋਕਸ ਖੁੱਲ੍ ਗਿਆ ਹੈ
ਡਾਇਲੋਗ ਬੋਕਸ ਵਿਚ ਅਲਿਗਨਮੈਂਟ ਟੈਬ ਤੇ ਕਲਿਕ ਕਰੋ
ਡਾਇਲੋਗ ਬੋਕਸ ਵਿਚ ਨੀਚੇ ਸ਼੍ਰਿੰਕ ਟੋ ਫਿਟ ਸੇਲ ਸਾਈਜ਼ ਚੈਕ ਬੋਕਸ ਤੇ ਕਲਿਕ ਕਰੋ ਅਤੇ ਓਕ ਬਟਨ ਤੇ ਕਲਿਕ ਕਰੋ
ਤੁਸੀਂ ਵੇਖੋਗੇ ਕਿ ਸਾਰਾ ਟੈਕਸਟ ਛੋਟਾ ਹੋ ਜਾਂਦਾ ਹੈ ਅਤੇ ਫੋਂਟ ਸਾਈਜ ਘੱਟਾ ਕੇ ਆਪਣੇ ਆਪ ਨੂੰ ਤਬਦੀਲ ਕਰ ਦਿੰਦਾ ਹੈ ਤਾਂ ਕਿ ਟੈਕਸਟ ਸੈੱਲ ਵਿਚ ਫਿਟ ਹੋ ਜਾਏ
ਆਉ ਬਦਲਾਉ ਨੂੰ ਅਨਡੂ ਕਰੀਏ
ਇਹ ਸਾਨੂੰ ਲਿਬਰੇਆਫਿਸ ਕੈਲਕ ਦੇ ਸਪੋਕਨ ਟਿਯੂਟੋਰਿਅਲ ਦੇ ਅੰਤ ਤੇ ਲੈ ਆਇਆ ਹੈ
ਸੰਖੇਪ ਵਿਚ ਅਸੀਂ ਸਿੱਖਿਆ160 ਕੈਲਕ ਵਿਚ ਬੋਰਡਰਸ ਬੈਕਗਰਾਂਉਂਡ ਕਲਰ ਫਾਰਮੈਟ ਕਰਨਾ
ਆਟੌਮੈਟਿਕ ਰੈਪਿੰਗ ਦਾ ਇਸਤੇਮਾਲ ਕਰਕੇ ਟੈਕਸਟ ਦੀਆਂ ਅਨੇਕ ਲਾਈਨਾਂ ਨੂੰ ਫਾਰਮੈਟ ਕਰਨਾ
ਸੈੱਲਸ ਨੂੰ ਮਰਜ ਕਰਨਾ
ਸੈੱਲ ਵਿਚ ਫਿਟ ਕਰਨ ਲਈ ਟੈਕਸਟ ਨੂੰ ਛੋਟਾ ਕਰਨਾ
ਵਿਆਪਕ ਅਸਾਈਨਮੈਂਟ
ਸਪਰੈੱਡਸ਼ੀਟ ਪੈ੍ਕਟਿਸਓਡੀਐਸ ਸਪ੍ਰੈਡਸ਼ੀਟ practiceਓਡੀਐਸ ਫਾਇਲ ਖੋਲ੍ਹੋ
ਸਾਰੀਆਂ ਹੈਡਿੰਗਸ ਚੁਣੋ
ਹੈਡਿੰਗਸ ਨੂੰ ਨੀਲਾ ਬੈਕਗਰਾਂਉਡ ਕਲਰ ਦਿਉ
ਆਟੋਮੈਟਿਕ ਰੈਪਿੰਗ ਦਾ ਇਸਤੇਮਾਲ ਕਰਕੇ ਟੈਕਸਟ ਟਾਈਪ ਕਰੋ ਥਿਸ ਆਈਐਸ a ਡਿਪਾਰਟਮੈਂਟ ਸਪ੍ਰੈਡਸ਼ੀਟ ਸੈੱਲ ਵਿਚ ਫਿਟ ਕਰਨ ਲਈ ਇਸ ਟੈਕਸਟ ਨੂੰ ਛੋਟਾ ਕਰੋ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
ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟਾਕ ਟੂ ਏ ਟੀਚਰ ਪੋ੍ਜੈਕਟ ਦਾ ਇਕ ਹਿੱਸਾ ਹੈ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
ਸ਼ਾਮਲ ਹੋਣ ਲਈ ਧੰਨਵਾਦ